ਆਹੋ।

ਫਿਰ ਮੁੜ ਕੇ ਪੱਚਦਾ ਨੀ ਉਨੂੰ ਛੇਤੀ। ਆਹੋ ਕਈ ਵਾਰ ਜਾਨਵਰ ਚੀਜ਼ ਖਾ ਲੈਂਦਾ ਹਾਂ, ਮਿਹਦੇ ਆ, ਕਮਜ਼ੋਰ ਆ।

ਹਮ ਬੱਚਿਆ ਨੂੰ ਲਾਲਚ ਹੋ ਜਾਂਦਾ ਵਾ ਨਾ ਕਿ ਖਾਈ ਜਾਈਏ ਅਸੀਂ ਜੋ ਮਿਲਦਾ ਖਾ ਲੀ। ਸਰੋਂ ਸਰੋਂ ਡਾ ਡੂੰ ਲਈ ਤੁਹੀਂ ਸਰੋਂ। ਹਾਂ ਸਰੋਂ ਡਾ ਕੇ ਤੇ ਸੁੱਕਣੇ ਪਾਤੀ ਆ।

ਆਹ ਕੋਈ ਨੀ ਫੇਰਦਾ ਗੀ ਤੇ ਸਗੋਂ ਆਟਾ ਵੀ ਛੱਡਿਆ ਹੀ ਚੱਕੀ ਤੇ ਓਵੀਂ। ਸਰੋਂ ਛੱਡ ਆਵਾਂਗੇ ਤੇ ਤੇਲ ਕਢਾ ਲਿਆਵਾਂਗੇ ਤੇ ਨਾਲ ਹੀ ਆਟਾ ਲੈ ਆਵਾਂਗੇ। ਆਹੋ ਨਾਲ ਥੋੜੇ ਕ ਸਬਜ਼ੀ ਸੁਬਜ਼ੀ ਵੀ ਲੈ ਆਇਉ ਜੋ ਵੀ ਲਿਆਉਣਾ ਹੋਓ ਲੈ ਆਈਓ। ਅਹ ਕਹਿਣ ਦੇ ਹੀ ਕਹਿੰਦੇ ਭਜਨ ਠੀਕ ਨੀ।

ਪੰਜਾਹ-ਸੱਠਾਂ ਸਾਲਾਂ ਦਾ ਹੋਣਾ ਵਾ।

ਆਹੋ।

ਆਹੋ ਜਦੋਂ ਦਾ ਵੇਖਿਆ ਏਦਾ ਦਾ ਹੀ ਵੇਖਿਆ ਜਦੋਂ ਵੀ ਵੇਖੀਏ। ਉਮਰ ਓਦੀ ਤਾਂ ਪੈਂਹਠ, ਪੈਂਹਠ ਸਾਲ ਤੋਂ ਘੱਟ ਨੀ ਹੋਣੀ।

ਪੈਂਹਠ ਸਾਲ ਦੀ ਹੋਣੀ। ਜਿਹੜਾ ਗੁਰਮੇਜ਼ ਹੀ ਉਹ ਵੱਡਾ ਹੀ ਨਾ ਕਿ ਸੀਤਲ, ਸੀਤਲ ਵੱਡਾ ਹੀ ਸੱਚ। ਕਿੰਨੀ ਉਮਰ ਹੀ ਜਦੋਂ ਇਤਲਾ ਹੋਇਆ ਹੀ ਸੱਤਰ ਸਾਲ ਹੈਗੀ ਹੀ ਨਹੀਂ। ਮੈਨੂੰ ਲੱਗਦਾ ਸੱਤਰ-ਅੱਸੀ। ਪੈਂਹਠ-ਸੱਤਰ ਸਾਲ ਦੇ ਲਾਗੇ ਸਾਗੇ ਉਮਰ ਹੈਗੀ ਏ। ਆਹੋ ਇਦੀ ਵੀ ਹੋਣੀ, ਮੈਨੂੰ ਲੱਗਦਾ ਇਦੀ ਵੀ ਬਥੇਰੀ ਉਮਰ ਆ ਕਈ ਨਾ ਪਹਿਲੀਆਂ ਖੁਰਾਕਾਂ ਖਾਧੀਆਂ ਨਾ। ਐ ਹੀ ਡਿੱਗਦਾ ਫਿਰਦਾ। ਹੁਣ ਡਿੱਗਦਾ ਫਿਰਦਾ ਪਹਿਲਾਂ ਘੁੱਲਦਾ ਹੀ ਨਾ ਉਹੋ। ਕੰਨਾਂ ਦੇ ਉੱਤੇ ਮਾਰ ਮਾਰ ਕੇ ਤੇ ਉਹ ਮੁੜ ਕੇ ਨੇਰਣੀਆਂ ਆਉਦੀਆਂ ਰਹਿੰਦੀਆ ਕੰਨਾਂ ਨੂੰ। ਉਹ ਜਿਦਾ ਜਿਦਾ ਖੁੱਲੇ ਹੁੰਦੇ ਆ ਕੰਨਾਂ ਚ ਕੰਨ ਮਲਦੇ ਏ ਤੇ ਜਦੋਂ ਘੁਲਦੇ ਆ। ਆਹੋ।

ਅ ਸਿਰ ਨੂੰ ਹੱਥ ਉਗਲਾਂ ਪਾ ਕੇ ਉਹ ਕੰਨਾਂ ਦੇ ਉੱਤੇ ਲਿਆ ਕੇ ਤਲੀਆ ਤੇ ਕੰਨਾਂ ਨੂੰ ਮਲਦੇ ਆ।

ਵਿੰਨ ਦਿੰਦੇ ਫਿਰ ਉਹ ਹਾਂ ਕੰਨ ਵਿੱਚ। ਠੀਕ ਐ ਉਹ ਤਾਂਹੀ ਖੁੜ ਜਾਂਦੇ ਆ ਮੁੜਕੇ ਇਹਨਾਂ ਦੇ ਵਿੱਚ ਕਿਸੇ ਨੂੰ ਸੁਣਦਾ। ਅੱਛਾ। ਇਹ, ਇਹਨੂੰ ਤਾਂਹੀ ਉਨੂੰ ਠਾ ਕੇ ਵਹਿੰਦਾ ਬੰਦੇ।

ਠੀਕ ਠੀਕ, ਠੀਕ ਆ ਭਈ ਤਦੇ ਗੋਡਿਆਂ ਤੋਂ ਬੈਠਾ ਹੀ ਹੁਣ ਵਿਚਾਰਾ। ਭਲਵਾਨੀ ਜਿਹੜੀ ਐ, ਭਲਵਾਨੀ ਜਿਹੜੀ ਐ ਨਾ। ਫਿਰ ਨਈ ਜਦੋਂ ਉਮਰ ਹੁੰਦੀ ਐ ਉਦੋਂ ਫਿਰ ਜਾ ਕੇ ਪਤਾ ਲੱਗਦਾ।

ਇਹ ਹੁਣ ਪਤਾ ਲੱਗਣ ਦਿਆਂ ਵਾ ਨਾ ਹੁਣ ਤੇ ਸਿੱਖ ਨੂੰ ਸਿਰ ਠਾਹ ਕਰਦਾ। ਇਕਦਮ ਖੁਰਾਕ ਜਿਹੜੀ ਉਹ ਵੀ ਨੀ ਪੱਚਦੀ ਤੇ ਖੁਰਾਕ ਦੇ ਨਾਲ ਈ ਏ। ਆਹੋ ਜੋ ਮਰਜ਼ੀ ਭੀ। ਜਿੰਨਾਂ ਚਿਰ ਖੁਰਾਕ ਚੱਲਦੀ ਰਹਿੰਦੀ ਉਨਾਂ ਚਿਰ ਸਰੀਰ ਤੰਦਰੁਸਤ ਰਹਿੰਦਾ ਆ, ਜਦੋਂ ਖੁਰਾਕ ਨੀ ਪੱਚਣੀ ਤੇ ਫਿਰ ਸਰੀਰ ਓਦੇ ਹੀ ਹੁੰਦਾ ਵਾ ਉਸ ਸਾਬ ਨਾਲ ਤੇ ਫਿਰ ਸਰੀਰ।

ਆਹੋ ਇਸ ਤਰਾਂ ਹੀ ਐ ਕਹਿੰਦੇ ਇਦਾ ਹੀ ਹੁੰਦਾ ਵਾ। ਬੜੇ ਕੁੱਕੜ-ਕਾਕੜ ਰੱਖੇ ਉਨਾਂ ਨੇ, ਮੋਰ। ਮੋਰ ਕਿਤੇ ਪੈਲਾਂ।

ਰੇਸ਼ਮ ਲੱਗਾ ਬੈਂਕ ਚ।

ਬਿੱਲੇ ਨੇ ਲਾਏ ਕਾਗਜ਼ ਉਦੇ।

ਆਹੋ ਬਿੱਲੇ ਨੇ ਲਾਏ ਆ, ਬਿੱਲੇ ਨੇ।

ਹਮ ਰੇਸ਼ਮ ਦੇ ਵੀ ਲਾਏ ਆ, ਇਦੇ ਵਾ ਵਾ ਜਣਿਆ ਦੇ ਕਹਿੰਦੇ ਲਾਏ ਇੰਨੇ ਵੇ ਰਾਣੇ ਦੇ। ਤੇ ਇੰਨੀ ਨਹੀਂ ਜਾਣਾ ਉੱਥੇ, ਇੱਥੇ ਰਹਿਣਾ ਇੰਨੇ ਪਤਾ ਲੱਗਾ ਕੁੱਝ। ਨਹੀਂ ਨਹੀਂ, ਨਹੀਂ ਕਹਿੰਦੇ ਕੋਈ ਨੀ ਜੇ ਨਿਕਲ ਆਏ। ਜਾਣਾ ਹੀ ਪੈਣਾ ਵਾ।

ਅਹ ਧਰਮਿੰਦਰ ਵਧੀਆ ਰਿਹਾ ਇੰਨੂ ਮਿਲ ਗਈ ਨੌਕਰੀ ਤੇ। ਧਰਮਿੰਦਰ, ਧਰਮਿੰਦਰ ਨੂੰ ਨੌਕਰੀ ਮਿਲ ਗਈ।

ਧਰਮਿੰਦਰ ਤਾਂ ਸਾਰਿਆ ਨਾਲੋਂ ਵਧੀਆ ਵਾ ਫੌਜੀ ਦੀ ਨੌਕਰੀ ਮਿਲੀ ਆ ਆਪਣਾ ਟੱਬਰ ਨਾਲ ਲੈ ਜਾਂਦਾ ਵਾ।

ਨਹੀਂ ਮੈਂ ਹਾਂ ਉੱਪਰ। ਮੈਂ ਕਿਹਾ ਘਰਦੀ ਨਾ।

ਹਾਂ ਘਰ, ਘਰਦੀ ਨਾਲ ਹੀ ਰਹਿੰਦੀ ਐ ਉਹਦੇ।

ਹੈਅ ਹ ਕਈ ਵਾਰ ਨਹੀਂ ਸਮਝ ਲੱਗਦੀ ਨਾ।

ਹਾਂ ਮੰਮੀ ਠੀਕ ਆ ਜਦੋਂ ਦਾ ਡੈਡੀ ਉਦਾ ਇਦਾ ਹੋਗਿਆ ਵਾ, ਮੰਮੀ ਵੀ। ਚੱਲ ਚੰਗੀ ਏ ਪਿਉ ਵੀ ਓਦਾ ਚੰਗਾ ਹੀ ਤੇ ਮੰਮੀ ਤਾਂ ਚੰਗੀ ਏ।

ਕਹਿੰਦਾ ਚੱਲ ਕੋਈ ਗੱਲ ਨੀ ਆਇਆ ਕਰ ਤੂੰ ਮੈ ਕਿਹਾ ਕੋਈ ਨੀ ਆਵਾਂਗੇ ਬੜਾ ਕਰਦੇ ਹੀ। ਅਹ ਆਹੋ ਨਹੀਂ ਉਹ ਬਹੁਤ ਜਿਆਦਾ ਉਹ ਬਹੁਤ ਜਿਆਦਾ ਚੰਗੇ ਨੇ।

ਨਵ ਦੇ ਵੀ ਡੇ, ਖਰੇ ਨਵ ਨੂੰ, ਨਵ ਦੀ ਵੀ ਮੰਮੀ ਨੂੰ ਟੈਕ ਹੋਇਆ ਹੀ ਖਰੇ।

ਕੀਤਾ ਨੀ phone ਮੈਂ ਵੀਰਾ ਆਉਂਗਾ ਤੇ ਫੇਰ। phone ਲਾ ਕੇ ਪੁੱਛ ਲਈਦਾ ਉਹ ਤੇ ਬਾਅਦ ਚ ਗੱਲ ਐ ਨਾ phone ਲਾ ਕੇ ਇੱਕ ਵਾਰੀ ਪੁੱਝ ਲਈਦਾ ਵਾ। ਆ। ਉਨੇ ਆਪ ਨੀ ਨਾ ਦੱਸਿਆ ਹਾਨੂੰ, ਆਪ ਦੱਸਿਆ ਹੋਵੇ ਫਿਰ ਤੇ ਬੰਦਾ ਜਾਵੇ, ਸਾਨੂੰ ਤੇ। by chance ਬੰਦਾ ਜਾ ਕੇ ਦੱਸ ਦਿੰਦਾ phone ਵੀ ਨੀ ਨਾ ਕਰਦੇ। ਚੱਲੋ ਠੀਕ ਹੈ ਫਿਰ ਮੈਂ ਹੈਅ ਸਫਾਈ ਕਰਲਾ।

ਕੀਆ ਹਾਲ ਆ ਮਨੀ ਵੀਰ

ਹੋਰ ਸਿਹਤਾਂ ਵਧੀਆ ਨੇ ਸਿਹਤਾਂ ਵਧੀਆ ਤੁਸੀ ਦਸਿਓ ਹੋਰ ਕਿ ਬਣਦਾ ਅਜੇ ਕਲ ਘਰੇ ਠੀਕ ਠਾਕ ਸਾਰੇ ਹਨਜੀ ਹਾਂ

ਮਾਤਾ ਹੋਣੀ ਠੀਕ ਨੇ ਬਸ ਢਿੱਲੇ ਜੇ ਰਹਿੰਦੇ ਮਰਿ ਜੀ ਤਬੀਯਤ ਅੱਛਾ ਅੱਛਾ

ਕਿਵੇਂ ਕਿ ਹੋਗਿਆ ਵੈਸੇ ਬੁਖਾਰ ਬੁਖੁਰ ਚਲਦਾ ਆ ਮਾਰਾ ਜਾ ਧਯਾਨ ਰਖਿਆ ਕਰੋ ਹਨ ਧਯਾਨ ਰਖਿਆ ਤਾ ਸੀ ਬਸ ਫਿਰ admit ਕਰਨੇ ਪੈ ਗਏ ਹੌਸਪੀਟਲ ਜਾਣਾ ਪੈ ਗਿਆ ਠੀਕ ਆ ਠੀਕ ਆ ਤੇਰਾ ਕਿ ਬੰਦਾ ਫੇਰ ਕਾਮ ਕਰ ਕਿਵੇਂ ਚਲਦਾ ਹੁਣ ਠੀਕ ਆ ਕਾਮ ਕਰ ਵਧੀਆ ਜੀ ਵਧੀਆ ਤੁਸੀ ਦਸੋ ਵਧੀਆ ਵਧੀਆ ਠੀਕ ਚਲ ਰਿਹਾ ਆਂ ਆਪਣਾ ਵੀ ਕਮ ਲਗੇ ਹੋਏ ਆ ਆਪਾ ਵਧੀਆ ਕੰਪਨੀ ਆਪਣਾ ਚਲਿਆ ਆ ਕਮ

ਹਾਂ

ਹੋਰ ਤਾ ਫੇਰ ਠੀਕ ਆ ਯਾਰ ਬਸ ਆਪਣਾ ਇਹ ਸਿੱਧੂ ਮੂਸੇ ਵਾਲਾ ਜਾਨ ਤੋਂ ਬਾਦ ਬਸ ਅਨਿਆਂ ਦੇ ਵਈਬ ਏ ਖਤਮ ਹੋਗੀ ਓਹਦੇ ਸੁਣਦੇ ਹੁੰਦੇ ਸੀ ਯਾਰ ਓਹਦਾ ਭੇਨਚੋਦ ਵਧੀਆ ਕਾਮ ਚਲਦਾ ਹੁੰਦਾ ਸੀ ਸਿੱਧੂ ਮੂਸੇ ਵਾਲੇ ਨੇ ਵੈਸੇ ਇਕ ਗੱਲ ਨੀ ਸੋਚੀ ਓਹਨੇ ਨਾ ਮਤਲਬ ਏ ਨੀ ਸੋਚਿਆ ਵੀ ਤੂੰ ਕਲਾ ਕਲਾ ਮੁੰਡਾ ਨਾ ਅਉਪਣੇ ਘਰਦਿਆਂ ਦਾ ਓਹਨਾ ਮਾਰਾ ਜਾ ਸੋਚਣਾ ਚਾਹੀਦਾ ਸੀ ਨਾ ਸੋਚਣਾ ਤਾ ਓਹਨੇ ਸੀ

ਪਿੱਛੇ ਉਸਦੇ ਮਾਂ ਬਾਪ ਕਾਲੇ ਰਹਿ ਗਏ ਬਸ ਹੁਣ ਯਾਰ ਓਹਨਾ ਦਾ ਕਲਾ ਕਲਾ ਕਲਾ ਕਲਾ ਮੁੰਡਾ ਤਾ

ਸਹੀ ਗੱਲ ਆ ਓ ਪਿੱਛੇ ਦੇ ਹੁਣ ਕਯਾ ਕਰੇ ਵ ਮਜਬੂਰੀਆਂ ਪੈ ਗਿਆ ਸਰ ਤੇ ਮਾਂ ਬਾਪ ਵੀ ਢਿਲੇ ਰਹਿਣ ਲੱਗ ਗਏ ਓਹਦੇ ਇਨਸਾਫ ਨੀ ਮਿਲਿਆ ਇਕ ਤਰ੍ਹਾਂ ਦਾ ਗਲ ਆ ਏ ਆਪਣੀਆਂ ਸਰਕਾਰ ਬੇਕਾਰ ਏ ਹਾਂ ਆਪਣਾ ਮਤਲਬ ਬਹੁਤ ਬਾਦਲ ਜਨਾ ਮਤਲਬ ਐਵੇਂ ਆ ਨਾ ਸਹੀ ਚੀਜ ਨੂੰ ਸਰਕਾਰ ਪ੍ਰੋਮੋਟ ਨੀ ਕਰਦੀ ਸਹੀ ਗੱਲ ਆ ਬਾਈ

ਗ਼ਲਤ ਚੀਜ ਦਾ support ਇਕ ਤ੍ਰਾਹ ਕਰਨੀ ਚਾਹੀਦੇ ਹੈ ਜੇ ਉਹ ਇਨਸਾਫ ਮੰਗ ਰਹੇ ਆ ਇਨਸਾਫ ਮਿਲ ਨੀ ਰਿਹਾ ਡਰ ਡਰ ਭਟਕ ਰਹੇ ਹੈਗੇ ਹਾਂ ਬਿਲਕੁਲ ਬਿਲਕੁਲ

ਹਾਂ ਨਾ ਨਾ ਉਹ ਤਾ ਹੁਣ ਏਦਾਂ ਏ ਆ ਤੈਨੂੰ ਪਤਾ ਏ ਆ ਅਗੇ ਅਗੇ ਦੇਕੀਹੋ ਕੀਆ ਬੰਦਾ ਹਮ ਬਣ ਨਾ ਤਾ ਹੀ ਆ ਕਿ ਆਪ ਤਾ ਕਾਮ ਕਰਨਾ ਤਾ ਆਪਣਾ ਕਰਨਾ ਅਪਨ ਖਾਣਾ ਸਰਕਾਰ ਤੇ ਕੀਆ ਲੈਣਾ ਹੁਣ ਭਰ ਵਾਲਾ ਸਿਸਟਮ ਤਾ ਭਰ ਦਾ ਤਾ ਸਿਸਟਮ ਹੈ ਨੀ ਮੈਂ ਸੋਚੜ੍ਹਾ ਤਾ ਭਰ ਜਾਨ ਦੇ ਅੱਛਾ ਹਾਂ ਘਰਦੇ ਵਿਜੋਰ ਪਾਈ ਜਾਂਦੇ ਤੇ ਭਰ ਲੱਗ ਜਾ ਭਰ ਲੱਗ ਹੁਣ ਮੇਨੂ ਤਾ ਸਮਝ ਲੱਗਦੀ ਵੀ ਮੈਂ ਜਾਵਾਂ ਇਕ ਨੰਬਰ ਅਬਸੇ ਤੇ ਜਾਵਾਂ ਜਾ ਫੇਰ

ਜਾਨ ਦਾ ਫਾਇਦਾ ਤਾ ਹੈਗਾ ਬਾਈ ਇਕ ਨੰਬਰ ਚ ਹੀ ਦੋ ਨੰਬਰ ਚ ਫਾਇਦਾ ਨਾਈ ਆ ਜਾਨ ਦਾ ਓਹੀ ਬੰਦ

ਹਾਂ ਪਚਿ ਤੀਹ ਲੱਖ ਰੁਪਿਆ ਲਾ ਕੇ ਹੁਣ ਆਪਾ ਫੇਰ ਵੋ ਬਾਹਰ ਜਾਵਾਂ ਗਏ ਏਨਾ ਕ ਤਾ ਆਪ ਓਵੇ ਕੋਈ ਨਾ ਕੋਈ ਮਤਲਬ ਆਪਣਾ ਕਾਰੋਬਾਰ ਪੰਜਾਬ ਚ ਹੀ ਕਰਲਾ ਗਏ ਆਪਣਾ ਸ਼ੁਰੂ ਜੇ ਇਨੀ ਪੈਸੇ ਆਪਣੇ ਕੋਲ ਹੋਣੇ ਆ ਸਹੀ ਗੱਲ ਆ ਪਤਾ ਕਰਿਆ ਤਾ ਡੌਂਕੀ ਵਿਚ ਕਮ ਗ਼ਲਤ ਏ ਆ

ਦੋ ਮਹੀਨੇ ਹੋ ਗਏ ਕਰਦੇ ਕਰਦੇ

ਕਿਸੇ ਨੇ ਰਾਹ ਵਿਚ ਮਾਰ ਲੈਣਾ ਕਿਸੇ ਨੇ ਜੇ ਦਾਸ ਜਣੇ ਜਾ ਰਹੇ ਆ ਤਾ ਇਕ ਨੇ ਮਾਸੀ ਪਿਓਨਚਨਾ ਆ ਹਮ ਗੱਲ ਸੁਣਾਈ ਓਹਨੇ ਉਹ ਕਹਿ ਰਿਹਾ ਸੀ ਬਾਈ ਅਸੀਂ ਘਟੋ ਘਟ ਸੀਗਾ ਨਵੇਂ ਟਰੱਕ ਉਤੇ ਓਹਨੇ ਬ੍ਲੈਕ ਰੰਗ ਦਾ ਪੁਆਇੰਟ ਕੀਤਾ ਹੋਇਆ ਸ ਓਹਦੇ ਅੰਦਰ ਬਾਹਰ ਕੀਨੀ ਗੰਦ ਆਉਂਦੀ ਆ smell ਜੀ ਓਹਦੇ

ਤੇ ਕਹਿੰਦਾ ਬਾਈ ਮਨੁ ਕਿਸੇ ਦੀ ਉਲਟੀ ਲਾਗ੍ਰਹੇ ਆ ਯਾਰ ਕੋਈ ਬੇਹੋਏਸ਼ ਹੋਗਿਆ ਅੰਦਰ ਹੀ ਹਾਂ ਡੋਂਕੇਰਾ ਨੂੰ ਕੋਈ ਮਤਲੱਬ ਨੀ ਇਸ ਤੋਂ ਡੋਂਕੇਰ ਹਨ ਮੈਂ ਕਹਿੰਦਾ ਮਾਰ ਦੇਂਦੇ ਆ ਉ ਕਿਸੇ ਦੀ ਤਬੀਯਤ ਖਰਾਬ ਹੋਗੀ ਵਿਚ ਠੀਕ ਆ ਏ ਹੋ ਗਿਆ ਕ ਹੁਣ ਏਦਾਂ ਕਮ ਮਤਲਬ ਬਹੁਤ ਖਰਾਬ ਹੋ ਗਿਆ ਆ ਓਹਨੂੰ ਗੋਲੀ ਮਾਰ ਦੇਂਦੇ ਆ ਬਾਈ ਲੋਕ ਪਤਾ ਆ ਇਹੋ ਜੇ ਹੁੰਦੇ ਆ ਸਹੀ ਗੱਲ ਆ ਓਹਨਾ ਨੂੰ ਪਤਾ ਹੁਣ ਮਰਨਾ ਏ ਆ ਏਨੇ ਮਰਨਾ ਏ ਲਿਖਿਆ ਵਾ ਬਕਲੀ ਤੂੰ ਵੈਸੇ ਬਾਹਰਲਾ ਕਿਥੇ ਦਾ ਦੇਖ ਰਿਹਾ

ਤੇ ਆਸਟ੍ਰੇਲੀਆ ਏ ਭਜਨ ਦੇ ਕਰ ਰਹੇ ਆ ਏਦਾਂ ਬਹੁਤ ਅ ਬਹੁਤ ਏ

ਓਥੇ ਜਾ ਕੇ ਫਾਇਦਾ ਫੇਰ ਤਾ ਐਡਰ ਉਦਰ ਧੱਕੇ ਖਾ ਕੇ ਕਯਾ ਫਾਇਦਾ ਜਿਥੇ ਰਾਹ ਮਿਲ ਰਿਹਾ ਓਥੇ ਲੱਗ ਜੋ ਬਸ ਬਿਲਕੁਲ ਬਿਲਕੁਲ ਹੁਣ ਆਪਣਾ ਕੋਈ ਹੈਗਾ ਮਤਲਬ ਯਾਰ ਵੈਲੀ ਓਹਨੂੰ ਹਾਂ ਪੁਰਤਗਾਲ ਦੇ ਵੀ ਹੈਗੇ ਆ ਵੀਸਾ

ਯਰ ਪੁਰਤਗਾਲ ਦੇ ਰਹੀ ਆ ਹੁਣ ਡੇਢ ਸਾਲ ਚ ਓਥੇ ਆਪਣਾ ਹਾਂ

ਮੈਂ ਤਾ ਕਹਿਣਾ ਇਹ best ਆ ਫਿਲੇ ਜੇ ਤੂੰ ਲਗਵਾਏਗਾ ਤਾ ਤੂੰ ਫਿਲੇ ਲਾਵਾਂ ਦਿੱਲੀ ਤੋਂ

ਆਹ ਦਿੱਲੀ ਤੋਂ ਦਿੱਲੀ ਤੋਂ ਵੀ ਠੀਕ ਆ ਲਾਵਾਂ ਕੇ ਫਿਲੇ ਤਾ

late ਹੀ ਬੰਦਾ ਆਂ ਜਿਵੇ ਵਿਜੇ ਦਾ ਹੋਗਿਆ ਅਗੇ ਫਾਈਲ ਫੂਲ process ਓਹਦਾ

ਓਹਦੇ ਚ ਵੀ ਕਾਫੀ ਟੀਮ ਲੱਗਦਾ ਕਾਗੱਚ ਪੁੱਤਰ ਪੂਰੇ ਹੋਣੇ ਮੈਂ ਏ time ਲੱਗ ਜਾਂਦਾ ਬਾਕੀ ਬੀ ਮਾਤਾ ਦਾ ਧਯਾਨ ਰਖਿਆ ਕਰੋ ਦਵਾਈ ਦਵਉਈ ਵੜਿਆ ਓਹਨਾ ਨੂੰ ਦਵਾਓ ਹਨ ਹੁਣ ਪੂਰਾ ਧਯਾਨ ਰੱਖ ਰੇਅ ਹੁਣ ਵੀਰ ਪੂਰਾ ਧਯਾਨ ਰੱਖ ਰਿਯਾ ਆਂ ਓਹਨਾ ਕਾਨਿਆ ਆ ਹੁਣ ਦਵਾਈ ਦਵਾਂ ਏ ਚਲਿਆ ਸੀ ਓਹਨਾ ਨੂੰ ਵੀ ਮੈ ਚੱਲ ਦਵਾਈ ਦਵਾ ਲੈਣਾ ਆ